ਇਸ ਪਿੱਚਰ ਵਿੱਚ ਸਾਨੂੰ ਇੱਕ ਬਿਲਡਿੰਗ ਦੇਖਣ ਨੂੰ ਮਿਲ ਰਹੀ ਐ।

ਇਸ ਪਿਚਰ ਵਿੱਚ ਸਾਨੂੰ ਬਹੁਤ ਸਾਰੀਆਂ ਲਾਈਟਸ ਦੇਖਣ ਨੂੰ ਮਿਲ ਰਹੀਆਂ--

ਸ਼ੌਪ ਦੇ ਅੰਦਰ ਬਹੁਤ ਸਾਰੀਆਂ ਚੇਅਰਸ ਰੱਖੀਆਂ ਹੋਈ ਆਂ ਹਨ।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

ਏਸ ਪਿਕਚਰ ਵਿੱਚ ਸਾਨੂੰ ਇੱਕ ਗੁਰੂਦਵਾਰਾ ਦਿਖਾਈ ਦੇ ਰਿਹਾ ਹੈ।

ਗੁਰਦੁਆਰੇ ਦੇ ਨੇੜੇ ਬਹੁਤ ਸਾਰੇ ਦਰਖਤ ਲੱਗੇ ਹੋਏ ਹਨ।

ਏਸ ਪਿਚਰ ਵਿੱਚ ਸਾਨੂੰ ਇੱਕ ਬਹੁਤ ਹੀ ਸੋਹਣੀ ਚੀਜ਼ ਦੇਖਣ ਨੂੰ ਮਿਲ ਰਹੀ ਹੈ।

ਇਸ ਪਿਚਰ ਵਿੱਚ ਸਾਨੂੰ ਇੱਕ ਚਰਚ ਦਿਖਾਈ ਦੇ ਰਿਹਾ ਹੈ।

ਇਸ ਪਿਕਚਰ ਵਿੱਚ ਸਾਨੂੰ ਇੱਕ ਬਹੁਤ ਹੀ ਸੋਹਣਾ ਵਿਊ ਦੇਖਣ ਨੂੰ ਮਿਲ ਰਿਹਾ ਹੈ।

ਇਸ ਪਿਚਰ ਵਿੱਚ ਸਾਨੂੰ ਕੁਝ ਜਿਮ ਦਾ ਸਮਾਨ ਦਿਖਾਈ ਦੇ ਰਿਹਾ ਹੈ।

ਇਸ ਦੇ ਨਾਲ ਹੀ ਸਾਨੂੰ ਇਸ ਮੇਲੇ ਵਿੱਚ ਬਹੁਤ ਸਾਰੇ ਲੋਕ ਵੀ ਦਿਖਾਈ ਦੇ ਰਹੇ ਹਨ।

ਇਹਨਾਂ ਮਸ਼ੀਨਸ ਨਾਲ ਸਮਾਨ ਤਿਆਰ ਕੀਤਾ ਜਾ ਰਿਹਾ ਹੈ।

ਇਕ ਵਿਅਕਤੀ ਸ਼ੋਪ ਦੇ ਬਾਹਰੋਂ ਪਿਕਚਰ ਕਲਿੱਕ ਕਰ ਰਿਹਾ ਹੈ।

ਸ਼ੌਪ ਦਾ ਨਾਮ ਗਣਪਤੀ ਟਿੰਬਰ ਟ੍ਰੇਡਰਸ ਹੈ।

ਇਸ ਦੇ ਨਾਲ ਹੀ ਸਾਨੂੰ ਇੱਥੇ ਕੰਪਿਊਟਰ ਵੀ ਪਏ ਹੋਏ ਦਿਖਾਈ ਦੇ ਰਹੇ ਹਨ।

ਇੱਥੇ ਸਾਨੂੰ ਬਹੁਤ ਹੀ ਸਾਰੀਆਂ ਸਬਜੀਆਂ ਦਿਖਾਈ ਦੇ ਰਹੀਆਂ ਹਨ।

ਸਾਨੂੰ ਇਥੇ ਬਹੁਤ ਸਾਰੀਆਂ ਸ਼ੋਪਸ ਵੀ ਦੇਖਣ ਨੂੰ ਮਿਲ ਰਹੀਆਂ ਹਨ।

ਇਥੇ ਹੋਰ ਵੀ ਬਹੁਤ ਸਾਰੀਆਂ ਸ਼ੋਪਸ ਦਿਖਾਈ ਦੇ ਰਹੀਆਂ ਹਨ।